ਬਾਕੀ ਸਾਰੀਆਂ ਵੀ ਇਸਦੇ ਨਾਲ ਹੀ ਚੱਲਦੀਆਂ ਹਨ। ਲੋਕ ਅਦਾਲਤਾਂ ਸਥਾਈ ਨਹੀਂ ਹੁੰਦੀਆਂ ਪਰੰਤੂ ਜਦੋਂ ਜ਼ਰੂਰਤ ਹੁੰਦੀ ਹੈ ਗਠਿਤ ਕਰ ਲਈਆਂ ਜਾਂਦੀਆਂ ਹਨ। ਇਹਨਾਂ ਅਦਾਲਤਾਂ ਦੇ ਗਠਨ ਦਾ ਕੋਈ ਰੂਪ ਰੇਖਾ ਨਹੀਂ ਹੈ ਲੋਕ ਅਦਾਲਤ ਦਾ ਮੁੱਖ ਉਦੇਸ਼ ਦੋਹਾਂ ਪੱਖਾਂ ਵਿੱਚ ਸਮਝੋ

ਕਿ ਉਹ ਸਮਝੋਤਾ ਕਰਨਾ ਚਾਹੁੰਦੇ ਹਨ, ਤਾਂ ਇਹ ਲੋਕ ਅਦਾਲਤ ਵਿੱਚ ਭੇਜ ਦਿੱਤੇ ਜਾਂਦੇ ਹਨ ਜੇ ਇਸ ਪ੍ਰਕਾਰ ਲੋਕ ਅਦਾਲਤ ਦੋਵੇਂ ਪੱਖਾਂ ਨੂੰ ਸੁਣ ਕੇ ਸਮਝੋਤਾ ਕਰਵਾ ਲੈਂਦੇ ਹਨ।

ਬੰਧਨਕਾਰੀ ਹੁੰਦਾ ਹੈ, ਉੱਚ ਅਦਾਲਤ ਦੇ ਨਾਲ ਸਲਾਹ ਮਸ਼ਵਰਾ ਕਰਕੇ ਰਾਜਪਾਲ ਜ਼ਿਲ੍ਹਾ ਜੱਜਾਂ ਦੇ ਨਿਯੁਕਤ ਕੀਤੀ ਜਾਂਦੀ ਹੈ, ਸਧਾਰਨ ਤੌਰ ਤੇ ਜ਼ਿਲ੍ਹਾ ਜੱਜ ਦੀ ਨਿਯੁਕਤੀ ਰਾਜ ਦੇ ਰਾਜ ਨਿਆਂਇਕ ਅਧਿਕਾਰੀਆਂ ਵਜੋਂ ਤੇ ਯੋਗਤਾ ਦੇ ਅਧਾਰ ਤੇ ਕੀਤੀਆਂ ਜਾਂਦੀਆਂ ਹਨ ਘਰ ਪਰ ਅਦਾਲਤ ਦੀ ਰਾਜਪਾਲ

ਜੱਜਾਂ ਦੀ ਨਿਯੁਕਤੀ ਤੇ ਪ੍ਰਕਾਰ ਉਦੋਂ ਕੀਤੀ ਜਾਂਦੀ ਹੈ ਪਹਿਲਾਂ ਉੱਚ ਅਦਾਲਤ ਦੁਆਰਾ ਅਯੋਜਿਤ ਉੱਚ ਨਿਆਂਇਕ ਸੇਵਾ ਪ੍ਰੀਖਿਆ ਪਰਿਣਾਮ ਦੇ ਆਧਾਰ ਤੇ, ਦੂਜਾ ਰਾਜ ਲੋਕ ਸੇਵਾ ਆਯੋਗ ਦੁਆਰਾ ਆਯੋਜਿਤ ਨਿਆਂਏ ਸੇਵਾ ਪ੍ਰੀਖਿਆਵਾਂ ਦੇ ਪਰਿਣਾਮ ਦੇ ਆਧਾਰ ਤੇ ਭਾਰਤੀ ਸਵਿਧਾਨ ਭਾਰਤ ਭਾਰਤੀ ਸਵਿਧਾਨ ਦੁਆਰਾ ਹੀ ਜਾਂਦਾ ਹੈ। ਸਵਿਧਾਨ ਦੇ ਅਨੁਛੇਦ ਤੇਤੀ ਵਿੱਚ ਅਪੀਲ ਜਾਂ ਜ਼ਿਲ੍ਹਾ ਅਦਾਲਤਾਂ ਪਰ ਵਿਧਾਨ ਕੀਤਾ ਗਿਆ ਹੈ ਪਰ ਉੱਚ ਅਦਾਲਤ ਅਤੇ ਉੱਚ ਅਦਾਲਤ ਦੀ ਤਰ੍ਹਾਂ ਜ਼ਿਲ੍ਹਾ ਅਦਾਲਤ ਨੂੰ ਕਾਰਜਪਾਲਿਕਾ ਤੋਂ ਸੁਤੰਤਰ ਰੱਖਣ ਦੇ ਲਈ ਸਵਿਧਾਨ ਵਿੱਚ ਹੇਠ ਲਿਖੇ ਪ੍ਰਧਾਨ ਕੀਤੇ ਗਏ ਹਨ ਜ਼ਿਲ੍ਹਾ ਜੱਜਾਂ ਦੀ ਨਿਯੁਕਤੀ ਰਾਜਪਾਲ ਦੁਆਰਾ ਉੱਚ ਅਦਾਲਤ ਵਿੱਚ ਸਲਾਹ ਕਰਕੇ ਕੀਤੀ ਜਾਵੇਗੀ ਜ਼ਿਲ੍ਹਾ ਜੱਜਾਂ ਦੇ ਤਿ ਤਿੰਨ ਵਿਅਕਤੀਆਂ ਦੇ ਕਿਸੇ ਰਾਜ ਦੇ ਨਿਆਂਇਕ ਸੇਵਾ ਵਿੱਚ ਨਿਯੁਕਤੀ ਉਸ ਰਾਜ ਦੇ ਰਾਜਪਾਲ ਸੇਵਾ ਆਯੋਗ ਅਤੇ ਸੰਬੰਧਿਤ ਉੱਚ ਅਦਾਲਤ ਨਾਲ ਸਲਾਹ ਕਰਨ ਤੋਂ ਬਾਅਦ ਨਿਯਮਾਂ ਦੇ ਅਨੁਸਾਰ

ਦੇ ਵਿਰੁੱਧ ਅਪਰਾਧੀਆਂ ਦੇ ਵਿਰੁੱਧ ਅਨੁਸਾਸ਼ਨਤਾ ਕਾਰਵਾਈ ਕਰਨ ਦੇ ਅਧਿਕਾਰ ਉੱਚ ਅਦਾਲਤ ਨੂੰ ਦਿੱਤੇ ਜਾਂਦੇ ਹਨ ਅਦਾਲਤਾਂ ਇਸਦੇ ਅਧੀਨ ਹੁੰਦੀਆਂ ਹਨ, ਇਹਨਾਂ ਅਦਾਲਤਾਂ ਹੇਠਲੀਆਂ ਅਦਾਲਤਾਂ ਲਈ ਨਿਯਮ ਬਣਾਉਂਦੀ ਹੈ ਤੇ ਉਹਨਾਂ ਦੇ ਕੰਮ ਦੀ ਨਿਗਰਾਨੀ ਕਰਦੀ ਹੈ, ਇਸ ਤੋਂ ਇਲਾਵਾ ਇਹ ਸਵਿਧਾਨ ਦੀ ਰੱਖਿਆ ਦੀ ਭੂਮਿਕਾ ਵੀ ਨਿਭਾਉਂਦੀ ਹੈ, ਇਸ ਕੋਲ ਨਿਆਂ ਵਿਚਾਰ ਦੀ ਸ਼ਕਤੀ ਵੀ ਵਿਧਾਨ ਮੰਡਲ ਜਾਂ ਕਾਰਜਪਾਲਿਕਾ ਦੇ ਕਈ ਕਾਰਜ ਸਵਿਧਾਨ ਦੇ ਵਿਰੁੱਧ ਹੈ ਅਤੇ ਉਸ ਨਾਲ ਗੈਰ ਕਾਨੂੰਨੀ ਕਰਾਰ ਦੇ ਸਕਦੀ ਹੈ। ਅਧਿਕਾਰਾਂ ਦੇ ਪਹਿਰਾਦਾਰ ਅਤੇ ਪਹਿਰੇਦਾਰ ਅਤੇ ਇਹਨਾਂ ਰਾਖੀ ਲਈ ਆਦੇਸ਼ ਜ਼ਾਰੀ ਕਰ ਸਕਦੀ ਹੈ, ਰਾਜ ਦੀਆਂ ਹੇਠਲੀਆਂ ਅਦਾਲਤਾਂ ਵਿੱਚ

ਇਹਨਾਂ ਅਦਾਲਤਾਂ ਦਾ ਕੋਈ ਨਿਰਧਾਰਤ ਰੂਪ ਰੇਖਾ ਨਹੀਂ ਹੈ, ਲੋਕ ਅਦਾਲਤ ਦੇ ਮੁੱਖ ਉਦੇਸ਼ ਦੋਵਾਂ ਪੱਖਾਂ ਵਿੱਚ ਸਮਝੋਤਾ ਕਰਵਾਉਣ ਦਾ ਹੁੰਦਾ ਹੈ। ਇਸ ਲਈ ਜਦੋਂ ਵੀ ਇਸ ਤਰ੍ਹਾਂ ਦੀ ਅਵੇਦਨਾ ਸੰਬੰਧੀ ਅਦਾਲਤ ਕਰ ਵਿੱਚ ਕਰਦੇ ਹਨ ਤਾਂ ਮੁਕੱਦਮਾ ਚੱਲ ਰਿਹਾ ਹੁੰਦਾ ਹੈ ਉਹਨਾਂ ਨੂੰ ਸਮਝੋਤਾ

ਰਾਸ਼ਟਰ ਸਭਾ ਰਾਜ ਦੁਆਰਾ ਕੀਤੇ ਜਾਣ ਤੇ ਲੋਕ ਮੰਤਰੀ ਸਲਾਹ ਤੇ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਦੀ ਸਲਾਹ, ਸਲਾਹ ਦਿੱਤੀ ਜਾਂਦੀ ਹੈ। ਉੱਚ ਜੱਜ ਵੀ ਜਾਂਦੇ ਹਨ, ਸਥਾਈ ਨਿਯੁਕਤੀ ਦੇੇ ਲਈ ਕੋਈ ਉਪਲਬਧ ਨਹੀਂ ਵਿੱਚ

ਨਿਯੁਕਤੀ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੇ ਕੁੱਝ ਹੋਰ ਜੱਜ ਹੁੰਦੇ ਹਨ ਅਜਿਹੇ ਜੱਜ ਜੋ ਇਸ ਮੰਡਲ ਦੇ ਮੈਂਬਰ ਹੁੰਦੇ ਹਨ ਸੰਖਿਆਵਾਂ, ਸੰਖਿਆਵਾਂ ਦੇ ਉਚਾਰਨ ਅਦਾ ਉੱਚ ਉਚਤਮ ਅਦਾਲਤ ਵਿੱਚ ਸਵਿਧਾਨ ਦੇ ਸੰਬੰਧਿਤ ਮਾਮਲੇ ਦੀ ਸੁਣਵਾਈ ਕਰਨ ਦੇ ਲਈ ਜੱਜ ਦੀ ਸੰਖਿਆ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ? ਬਾਰਾਂ ਵਰਸ਼ੀ ਅਧਿਕਾਰਾਂ ਦੇ ਅੰਤਰਗਤ, ਅਪੀਲੀ ਅਧਿਕਾਰਾਂ ਦੇ ਅੰਤਰਗਤ ਮੂਲ ਅਧਿਕਾਰਾਂ ਦੇ ਅੰਤਰਗਤ ਅਧਿਕਾਰਾਂ ਦੇ ਅੰਤਰਗਤ ਭਾਰਤ ਦੇ ਰਾਸ਼ਟਰਪਤੀ ਨੂੰ ਕਿਸੇ ਨਿਰਣੇ ਜਾਂ ਆਦੇਸ਼ ਦੇ ਪੁਨਰ ਅਵ ਅਵਲੋਕਨ ਦਾ ਅਧਿਕਾਰ ਪ੍ਰਾਪਤ ਹੈ, ਉੱਚਮਤ ਅਦਾਲਤ ਨੂੰ ਆਪਣੇ ਦੁਆਰਾ ਸੁਣਾਏ ਗਏ ਨਿਰਣੇ ਜਾਂ ਆਦੇਸ਼ ਦਾ ਪੁਨਰ ਅਵਲੋਕਨ ਕਰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਜੇਕਰ ਕੋਈ ਕਾਨੂੰਨ ਜਾਂ ਅਜਿਹੇ ਸਵਿਧਾਨ ਦੇ ਤੋਂ ਉਲਟ ਹੋਵੇ ਤਾਂ ਉਸਨੂੰ ਗੈਰ ਸਵਿਧਾਨ ਘੋਸ਼ਿਤ ਕ ਕਰਨਾ ਹੈ ਅਦਾਲਤ ਦੇ ਆਦੇਸ਼ਾਂ ਦਾ ਦਾ ਪੁਨਰ ਅਵਲੋਕਨ ਕਰਨਾ ਹੈ ਵਿਵਸਥਾ ਸੰਬੰਧੀ ਕਰਦੀ ਹੈ। ਸਰਵ ਉੱਚ ਅਦਾਲਤ ਦੇ ਦੋ ਭਾਰ ਨੂੰ ਘੱਟ ਕਰਨ ਲਈ ਅਦਾਲਤ ਨਵੀਂ ਬਣਾਈ ਜਾਂਦੀ ਹੈ। ਇਸ ਸੰਬੰਧੀ ਇਸ ਸੰਸਥਾ ਇਸ ਸੰਸਥਾ ਦੀ ਵਿਵਸਥਾ ਵਿਵਸਥਾ ਰੱਖ ਰੱਖੀ ਜਾਂਦੀ ਹੈ ਪੱਧਰ ਤੇ ਵਿਵਸਥਾ ਵਿੱਚ ਰਹਿੰਦੀ ਹੈ ਜੇਕਰ ਕੋਈ ਕਾਨੂੰਨ ਜਾਂ ਆਦੇਸ਼ ਸਵਿਧਾਨ ਦੇ ਉਲਟ ਹੋਵੇ ਤਾਂ ਉਸਨੂੰ ਗੈਰ ਸਵਿਧਾਨ ਘੋਸ਼ਿਤ ਕਰਨਾ ਵੀ ਕਰ ਕੀਤਾ ਜਾ ਸਕਦਾ ਹੈ ਭਾਰ ਦੇ ਰਾਸ਼ਟਰਪਤੀ ਭਾਰ ਦਾ ਮੁੱਖ ਮੁੱਖ ਮੁੱਖ ਨਿਆਂ, ਨਿਆਂ ਕਰਨ ਵਾਲਾ ਸੰਸਦ ਨੂੰ

ਉੱਚਮਤ ਅਦਾਲਤ ਤੇ ਲਈ ਇੱਕ ਬਣਨਾ ਕਾਰੀ ਹੈ ਜੋ ਰਾਸ਼ਟਰਪਤੀ ਦੁਆਰਾ ਹੀ ਨਿਆਂ ਦੇ ਹੀ ਸ਼ੁਰੂ ਹੁੰਦਾ ਹੈ ਕਿਸੇ ਵੀ ਮਾਮਲੇ ਵਿੱਚ ਆਪਣੀ ਆਪਣੀ ਮੱਤ ਨੂੰ ਪੇਸ਼ ਕਰ ਸਕਦਾ ਹੈ। ਤਾਂ ਹੀ ਜਦੋਂ ਉਹ ਅਜਿਹੇ ਸਲਾਹ ਦੇਣ ਲਈ ਕਹਿੰਦਾ ਹੈ ਤਾਂ ਉਹ ਜੱਜ ਤੋਂ ਮਾਮਲਾ ਨੂੰ, ਨੂੰ ਦੇ ਅਧਿਕਾਰਾਂ ਸੰਬੰਧੀ ਹੋਵੇ ਤਾਂ ਉਸ ਦੀ ਇੱਕ ਜੁੱਠ ਕਰ ਦਿੱਤੀ ਜਾਂ ਪਰਿਵਾਰ ਸਮਾਜਿਕ ਵਿਵਸਥਾਂ ਦੇ ਸਮਾਜ ਦੀ ਵਿਵਸਥਾ ਅਤੇ ਸੰਗਠਨ ਸਭ ਕੁਛ ਪਰਿਵਾਰ ਉੱਤੇ ਨਿਰਭਰ ਕਰਦਾ ਹੈ। ਜੇਕਰ ਉਸ ਕਿਸੇ ਸਮਾਜ ਵਿੱਚ ਪਰਿਵਾਰ ਟੁੱਟਣ ਟੁੱਟਦੇ ਹਨ ਜਾਂ ਫਿਰ ਟੁੱਟਣ ਦਾ ਖ਼ਤਰਾ ਹੋਵੇਗਾ ਤਾਂ ਉਹ ਸਮਾਜ ਕਦੇ ਵੀ ਸਥਿਰ ਅਤੇ ਸੁਖੀ ਨਹੀਂ ਰਹਿ ਸਕਦਾ। ਸਮਾਜ ਵਿੱਚ ਵਿਘਟਨ ਤਾਂ ਹੁੰਦਾ ਈ ਐ। ਜੇਕਰ ਪਰਿਵਾਰਾਂ ਵਿੱਚ ਵਿਘਟਨ ਹੋਵੇ, ਵਿਅਕਤੀ ਦਾ ਚਰਿਤਰ ਪਰਿਵਾਰ ਦੀ ਪਰਿਵਾਰ ਹੀ ਬਣਾਉਂਦਾ ਹੈ ਅਤੇ ਵਿਅਕਤੀ ਸਮਾਜ ਬਣਾਉਂਦਾ ਹੈ ਮਨੋਵਿਗਆਨੀਆਂ ਦੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪਰਿਵਾਰ ਵਿੱਚ ਜਿਸ ਤਰਾਂ ਦੀਆਂ ਆਦਤਾਂ ਅਤੇ ਮਨੋਵਰਤੀਆਂ ਬੱਚੇ

ਆਧਾਰ ਹੁੰਦਾ ਹੈ। ਮਨੋ ਵਿਗਿਆਨਕ ਅਧਾਰ ਨਾਲ ਦੇਖਿਆਂ ਜਾਵੇ ਤੇ ਪਰਿਵਾਰ ਦੀ ਨੀਂਂਹ ਮਨੁੱਖ ਦੀਆਂ ਜੈਵਿਕ ਅਤੇ ਮਨੋਵਿਗਿਆਨਿਕ ਜ਼ਰੂਰਤਾ ਉੱਤੇ ਟਿਕੀ ਹੋਈ ਹੁੰਦੀ ਹੈ। ਆਧੁਨਿਕ ਸਮੇਂ ਵਿੱਚ ਪਰਿਵਾਰ ਦੇ ਬਹੁਤ ਸਾਰੇ ਕੰਮ ਹੋਣ

ਵਿਅਕਤੀ ਦੇ ਦਿਮਾਗੀ ਅਤੇ ਮਨੋਵਿਗਿਆਨਿਕ ਵਿਕਾਸ ਉਤੇ ਪਰਿਵਾਰ ਦਾ ਬਹੁਤ ਪ੍ਰਭਾਵ ਪੈਂਦਾ ਹੈ। ਯੋਨ ਇਛਾਵਾਂ ਦੀਆ ਪੂਰਤੀਆਂ ਪਰਿਵਾਰ ਤੋਂ ਬਾਹਰ ਵੀ ਕੀਤੀਆਂ ਜਾ ਸਕਦੀਆਂ ਹਨ ਪਰ ਉਸ ਨੂੰ ਪਿਆਰ, ਹਮਦਰਦੀ ਅਤੇ ਪਰਿਵਾਰ ਤੋਂ ਬਾਹਰ ਨਹੀ ਮਿਲ ਸਕਦਾ। ਮਨੁੱਖ ਇਕ ਸਮਾਜਿਕ ਪ੍ਰਣਾਲੀ ਅਹ ਪ੍ਰਾਣੀ ਹੈ ਅਤੇ ਉਹ ਪਰਿਵਾਰ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ। ਮਨੁੱਖ ਸੁਭਾਅ ਤੋਂ ਹੀ ਪਰਿਵਾਰ ਵਿੱਚ ਰਹਿਣਾ ਚਾਹੁੰਦਾ ਹੈ ਕਿਉਂੀਕ ਪਰਿਵਾਰ ਵਿੱਚ ਹੀ ਉਸ ਦੀਆ ਮਨੋਵਿਗਿਆਨਿਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। ਤੇ ਮਾਨਸ ਸਮਾਜ ਵਿੱਚ ਪਰਿਵਾਰ ਦੀਆਂ ਕੇਂਦਰੀ ਸਥਿਤੀ ਇਹ ਹੁੰਦੀ ਹੈ। ਮਾਨਸ ਸਮਾਜ ਵਿੱਚ ਤਾਂ ਪੂਰਾ ਸਮਾਜਿਕ ਸੰਗਠਨ ਪਰਿਵਾਰ ਇਕਾਈ ਉੱਤੇ ਹੀ ਹੁੰਦਾ ਹੈ ਚਾਹੇ ਅਜ ਕੱਲ ਆਧੁਨਿਕ ਆਧੁਨਿਕਤਾਂ ਦੀ ਬਜਾਅ ਕਰਕੇ ਪਰਿਵਾਰ ਦਾ ਸਮਾਜਿਕ ਮਹੱਤ ਕਾਫ਼ੀ ਘੱਟ ਗਿਆ ਹੈ। ਪਰ ਇਹ ਵੀ ਸਮਾਜ ਦੇ ਮੈਂਬਰਾਂ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਨ ਹਲੇ ਵੀ ਪਰਿਵਾਰ ਨਾਲ ਸਬੰਧਤ ਹੀ ਹੁੰਦੀਆਂ ਹਨ। ਵਿਅਕਤੀ ਪਤਨੀ, ਬੱਚੇ ਪਰਿਵਾਰ ਸੁੱਖੀ ਰਹਿ ਸਕਣ। ਇਸ ਤਰ੍ਹਾਂ ਪਰਿਵਾਰ ਹਾਲੇ ਵੀ ਮਨੁੱਖੀ ਕਿਰਿਆਵਾਂ ਦਾ ਕੇਂਦਰ ਹੈ। ਸੰਸਕ੍ਰਿਤੀ ਦਾ ਦੱਸਿਆ ਵਾ ਤੇ ਪਰਿਵਾਰ ਸੰਸਕ੍ਰਿਤੀ ਦੀ ਵਾਹਕ ਹੁੰਦਾ ਹੈ। ਜੋ ਕੁਝ ਵੀ ਮਨੁੱਖ ਦੇ ਦਿਮਾਗ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਉਸ ਨੂੰ ਸੰਸਕ੍ਰਿਤੀ ਕਹਿੰਦੇ ਹਨ। ਜੇਕਰ ਇਹ ਸੰਸਕ੍ਰਿਤੀ ਅਗੇ ਵੀ ਅੱਗੇ ਨਹੀਂ ਵੱਧੇਗੀ ਤਾਂ ਉਹ ਖਤਮ ਹੋ ਜਾਵੇਗੀ। ਇਸ ਲਈ ਸੰਸਕ੍ਰਿਤੀ ਦਾ ਬਹੁਤ ਸਾਰਾ ਭਾਗ ਵਿਅਕਤੀ ਪਰਿਵਾਰ ਵਿੱਚ ਹੀ ਸਿੱਖਦਾ ਹੈ। ਇਸ ਤਰ੍ਹਾਂ ਪੀੜੀ ਦਰ ਪੀੜੀ ਸੰਸਕ੍ਰਿਤੀ ਅੱਗੇ ਵੱਧਦੀ ਰਹਿੰਦੀ ਹੈ। ਸਮਾਜ ਦੇ ਚੱਲਦੇ ਰਹਿਣ ਲਈ ਸਮਾਜ ਦੇ ਚੱਲ ਅਹ ਬਹੁਤ ਪਰਿਵਾਰ ਦਾ ਬਹੁਤ ਜ਼ਰੂਰੀ ਹੁੰਦਾ ਰਹਿਣਾ ਹੈ। ਵਿਆਹ ਕਰਨ ਨਾਲ ਹੀ ਪਰਿਵਾਰ ਬੱਡਦਾ ਹੈ ਅਤੇ ਸੰਤਾਨ ਦੀ ਉੱਤਪੱਤੀ ਹੁੰਦੀ ਹੈ। ਜੇਕਰ ਸੰਤਾਨ ਦੀ ਉਤਪੱਤੀ ਨਾ ਹੋਵੇ ਤਾਂ ਸਮਾਜ ਉੱਥੇ ਹੀ ਖਤਮ ਹੋ ਜਾਵੇਗਾ ਕਿਉਂਕਿ ਇਕ ਦਿਨ ਸਾਰੇ ਆਦਮੀ ਅੋਰਤਾਂ ਮਰ ਜਾਣਗੇ। ਪਰ ਪਰਿਵਾਰ ਦਾ ਅਜਿਹਾ ਨਹੀ ਹੋ ਹੋਣ ਦਿੰਦਾ। ਪਰਿਵਾਰ ਵਿੱਚ ਸੰਤਾਨ ਪੈਂਦਾ ਹੰਦੀ ਹੈ। ਜਿਸ ਨਾਲ ਸਮਾਜ ਚੱਲਦਾ ਹੈ ਤੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਰਹਿੰਦਾ ਹੈ। ਵਿਅਕਤੀ ਦਾ ਸਮਾਜੀਕਰਨ ਉਸ ਦੇ ਜਨਮ ਤੋਂ ਸ਼ੁਰੂ ਹੋ ਜਾਦਾ ਹੈ ਅਤੇ ਇਹ ਸਾਰੀ ਉਮਰ ਚੱਲਦਾ ਰਹਿੰਦਾ ਹੈ। ਚਾਹੇ ਵਿਆਹ ਤੋਂ ਬਾਅਦ ਵਿਅਕਤੀ ਦੇ ਸਮਾਜੀਕਰਨ ਦੀ ਪ੍ਰੀਕਿਆਂ ਕਾਫੀ ਸਰਲ ਹੋ ਜਾਦੀ ਹੈ। ਪਰ ਵਿਆਹ ਤੱਕ ਇਹ ਸਾਰੀ ਪ੍ਰਕਿਰਿਆ ਕਾਫੀ ਗੁਲਝਦਾਰ ਹੁੰਦੀ ਹੈ। ਇਸ ਸਮੇਂ ਵਿੱਚ ਵਿਅਕਤੀ ਦਾ ਜੀਵਨ ਉਸ ਦੀਆਂ ਅਮ ਆਦਤਾਂ ਮਨੋਵਰੱਤੀਆਂ ਕਾਫ਼ੀ ਹੱਦ ਤੱਕ ਬਣ ਚੁੱਕੇ ਹੁੰਦੇ ਹਨ।

ਮੈਡਮ ਤੁਹਾਨੂੰ ਦੱਸਾਂਗੀ ਪਰਿਵਾਰ ਵਿਚ ਹੀ ਵਿਅਕਤੀ ਦਾ ਸਮਾਜੀਕਰਨ ਹੁੰਦਾ ਹੈ। ਪਰਿਵਾਰ ਮਾਤਾ, ਪਿਤਾ ਅਤੇ ਬੱਚਿਆਂ ਦੀ ਸਥਾਈ ਸੰਸਥਾ ਹੁੰਦੀ ਹੈ। ਜਿਸ ਨੂੰ ਮੁਢਲਾ ਕੰਮ ਅਤੇ ਬੱਚੇ ਦੇ ਸਮਾਜੀਕਰਨ ਅਤੇ ਮੈਂਬਰਾਂ ਨੂੰ ਸਤੁੰਸ਼ਟ ਕਰਨਾ ਹੁੰਦਾ ਹੈ। ਪਰਿਵਾਰ ਵਿੱਚ ਹੀ ਬੱਚਾ ਹਮਦਰਦੀ, ਪਿਆਰ, ਜਿੰਮੇਵਾਰੀ, ਕੋਮਲਤਾ ਆਦਿ ਵਰਗੇ ਗੁਣ ਸਿੱਖਦਾ ਹੈ। ਪਰਿਵਾਰ ਵਿੱਚ ਸਿੱਖੇ ਹੋਏ ਗੁਣਾ ਨਾਲ ਕਿ ਬੱਚਾ ਵੱਡਾ ਹੋ ਕੇ ਸਮਾਜ ਦਾ ਜਿੰਮੇਵਾਰ ਮੈਂਬਰ ਬਣਦਾ ਹੈ। ਪਰ ਪਰਿਵਾਰ ਵਿੱਚ ਬੱਚੇ ਨੂੰ ਪੂਰੀ ਅਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਆਪਣੇ ਵਿਅਕਤਿਤਵ ਦਾ ਪੂਰਾ ਵਿਕਾਸ ਕਰਨ ਦਾ ਕੰਮ ਕਈ ਖੋ ਖੋਜਾਂ ਤੋਂ ਇਹ ਵੀ ਸਿੱਧ ਹੋ ਗਿਆ ਹੈ ਕਿ ਜਿਵੇ ਪਰਿਵਾਰ ਦੀ ਮਦਦ ਬਿਨਾ ਬੱਚੇ ਦਾ ਪੂਰਾ ਵਿਕਾਸ ਸੰਭਵ ਨਹੀ ਹੋ ਸਕਦਾ। ਜਿਹੜੀਆਂ ਆਦਤਾ ਅਤੇ ਮਨੋਵਰਤੀਆ ਪਰਿਵਾਰ ਵਿੱਚ ਬਣ ਜਾਦੀਆਂ ਹਨ। ਉਹ ਉਸ ਨਾਲ ਸਾਰੀ ਉਮਰ ਚੱਲਦੀਆਂ ਰਹਿੰਦੀਆ ਹਨ। ਬੱਚਾ ਆਪਣੇ ਵੱਡਿਆਂ ਨਾਲ ਵੱਡਿਆਂ ਦੀ ਨਕਲ ਕਰਦਾ ਹੈ ਅਤੇ ਬਹੁਤ ਕੁਝ ਸਿੱਖਦਾ ਹੈ। ਇਸ ਤਰਾਂ ਪਰਿਵਾਰ ਬੱਚੇ ਦਾ ਸਮਾਜੀਕਰਨ ਕਰਨ ਵਿੱਚ ਮਹੱਤਵਪੂਨ ਭੁਮਿਕਾਂ ਨਿਭਾਉਂਦਾ ਹੈ। ਸਮਾਜਿਕ ਅਹ ਸਮਾਜ ਸਾਮਜਿਕ ਸਬੰਧਾ ਨਾਲ ਚੱਲਦਾ ਹੈ। ਤੇ ਇਹਨਾਂ ਸਬੰਧਾਂ ਦੇ ਠੀਕ ਠਾਕ ਚਲਾਉਣ ਲਈ ਅਜਿਹੀ ਵਿਵਸਥਾ ਕੀਤੀ ਜਾ ਗਈ ਹੈ ਕਿ ਸਮਾਜ ਦੇ ਮੈਬਰਾ ਵਿੱਚ ਆਪਸੀ ਲੜਾਈ ਨਾ ਹੋਵੇ ਅਤੇ ਸਮਾਜ ਦੇ ਮੈਂਬਰਾ ਵਿੱਚ ਕਾਰ ਤਾਲਮੇਲ ਬਣਿਆ ਰਹੇ।

ਤਾਂ ਕਿ ਸਮ ਸਮਾਜ ਵਿਚ ਅਸਥਿਰਤਾ ਅਤੇ ਅਨੈਤਿਕਤਾ ਨਾ ਫੈਲ਼ੇ। ਜੇਕਰ ਅਸਥਿਰਤਾ ਫੈਲ ਗਈ ਤਾਂ ਆਦਮੀ ਅੋਰਤ ਦੇ ਸਬੰਧ ਵਿੱਚ ਮਜਬੂਤੀ ਖਤਮ ਹੋ ਜਾਵੇਗੀ। ਗਲਤ ਸਬੰਧ ਤੋਂ ਪੈਦਾ ਹੋਈ ਨਜ਼ਾਇਜ ਸੰਤਾਨ ਦਾ ਧਿਆਨ ਕੋਈ ਨਹੀ ਰੱਖਦਾ ਹੈ। ਇਸ ਤਰਾਂ ਯੋਨ ਸਬੰਧ ਉੱਤੇ ਨਿਯੰਤਰਣ ਰੱਖਣ ਦਾ ਪਰਿਵਾਰ ਹੀ ਕੰਮ ਕਰਦਾ ਹੈ। ਵਿਆਹ ਤੋਂ ਪਹਿਲਾ ਲੜਕੇ ਲੜਕੀ ਉਤੇ ਸਖਤ ਅੱਖ ਰੱਖੀ ਜਾਂਦੀ ਤਾਂ ਕਿ ਉਹ ਭਟਕ ਨਾ ਸਕਣ ਅਤੇ ਇਹ ਅੱਖ ਉਹਨਾਂ ਦੇ ਵਿਆਹ ਹੋਣ ਤੱਕ ਰੱਖੀ ਜਾਂਦੀ ਹੈ। ਇਸ ਤਰਾ ਪਰਿਵਾਰ ਨਾ ਜਾਣ ਵਿਅਕ ਇਸ ਤਰਾ ਪਰਿਵਾਰ ਵਿਅਕਤੀ ਨੂੰ ਅਪਰਾਧ ਕਰਨ, ਸ਼ਰਾਬ ਪੀਣ, ਚੋਰੀ, ਚਕਾਰੀ ਆਦਿ ਕਰਨ ਤੋਂ ਰੋਕਦਾ ਹੈ। ਬਹੁਤ ਘੱਟ ਮਾਂ ਬਾਪ ਆਪਣੇ ਬੱਚਿਆ ਨੂੰ ਬੁਰੀਆਂ ਆਦਤਾਂ ਸਿਖਾਉਂਦੇ ਹਨ। ਬੁਰਾ ਆਦਮੀ ਵੀ ਬਣਾਉਂਦੇ ਹਨ। ਬੱਚੇ ਨੂੰ ਚੰਗਾ ਬਣਾਉਣ ਬਾਰੇ ਸੋਚਦਾ ਹੈ। ਪਰਿਵਾਰ ਹੀ ਬੁਰਾ ਕੰਮ ਕਰਨ ਉੱਤੇ ਡਾਂਟਦਾ ਹੈ ਅਤੇ ਚੰਗਾ ਕੰਮ ਕਰਨ ਅਤੇ ਬਦ ਬਦਮਾਸ਼ੀ ਕਰਨ ਤੋਂ ਰੋਕਦਾ ਹੈ, ਸਾਬਸ਼ੀ ਦਿੰਦਾ ਹੈ। ਚੰਗੇ ਕੰਮ ਕਰਨ ਲਈ ਕਰਨ ਨਾਲ ਉਹ ਬੁਰੀਆਂ ਆਦਤਾਂ ਛੱਡ ਦਿੰਦੇ ਹਨ ਅਤੇ ਚੰਗੀਆਂ ਆਦਤਾਂ ਸਿੱਖਦੇ ਹਨ। ਇਸ ਤਰਾਂ ਚੰਗੇ ਨਾਗਰਿਕ ਬਣਨਾ ਉਹਨਾਂ ਪਰਿਵਾਰ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਪਰਿਵਾਰ ਸਮਾਜਿਕ ਨਿਯੰਤਰਣ ਦਾ ਬਹੁਤ ਹੀ ਮਹੱਤਵਪੂਰਨ ਕੰਮ ਕ ਕਰਦਾ ਹੈ। ਸੰਸਕ੍ਰਿਤੀ ਬਾਰੇ ਦੱਸਿਆਂ ਜਾਵੇ ਤੇ ਪਰਿਵਾਰ ਸਮਾਜ ਦੀ ਇੱਕ ਮੁਢਲੀ ਅਤੇ ਮੋਲਿਕ ਇਕਾਈ ਹੈ। ਪਰਿਵਾਰ ਵਿੱਚ ਹੀ ਚਰਿੱਤਰ ਅਤੇ ਵਿਅਕਤਿਤਵ ਬਣਦਾ ਹੈ। ਪਰਿਵਾਰ ਰਾਹੀ ਹੀ ਸਮਾਜ ਵਿਅਕਤੀ ਨੂੰ ਅਪਣੀ ਸੰਸਕ੍ਰਿਤੀ ਸੋਪਦਾ ਹੈ। ਪਰਿਵਾਰ ਦਾ ਮੁੱਖ ਕੰਮ ਬੱਚਿਆ ਨੂੰ ਆਪਣੀ ਸੰਸਕ੍ਰਿਤੀ ਪ੍ਰਦਾਨ ਕਰਨਾ ਹੈ। ਵਿੱਚ ਕੋਈ ਨਵੇ ਨਿਯਮ ਬਣਦੇ ਹਨ ਜਾਂ ਨਵੇ ਵਿਚਾਰਧਾਰਾ ਬਣਦੀ ਤਾਂ ਉਹ ਸਾਰੇ ਨਿਯਮ ਅਤੇ ਵਿਚਾਰਧਾਰਾ ਪਰਿਵਾਰ ਨੂੰ ਮਿਲਦੇ ਹਨ ਅਤੇ ਪਰਿਵਾਰ ਇਹਨਾਂ ਨੂੰ ਆਪਣੇ ਬਚਿਆ ਨੂੰ ਸੋਪਦਾ ਵੀ ਐ।

ਆਦਰਸ਼ਾ ਬਾਰੇ ਦੱਸਿਆਂ ਜਾਵੇ ਤਾਂ ਹਰੇਕ ਸਮਾਜ ਵਿੱਚ ਕੁਛ ਆਦਰਸ਼ ਨੂੰ ਬਚ ਆਹ ਉੱਚਾ ਅਤੇ ਸੱਭਿਅਤਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਜਿਸ ਵਿਅਕਤੀ ਵਿਚ ਇਹ ਆਦਰਸ਼ ਪਾਏ ਜਾਂਦੇ ਹਨ। ਉਸ ਦਾ ਸਮਾਜ ਵਿੱਚ ਬੜ੍ਹਾ ਸਨਮਾਨ ਹੁੰਦਾ ਹੈ।

ਬੜਾ ਆਦਰ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਸ਼ ਵਿੱਚ ਵਿਆਹ ਤੋਂ ਪਹਿਲਾ ਆਮ ਤੋਰ ਤੇ ਯੋਨ ਸੰਬੰਧਾਂ ਉੱਤੇ ਨਿਰੰਤਰਣ ਜ਼ਰੂਰੀ ਮੰਨਿਆ ਜਾਂਦਾ ਹੈ। ਸਮਾਜ ਵਿਚ ਉਚੇ ਮੰਨੇ ਜਾਣ ਵਾਲੇ ਇਹਨਾਂ ਮੁੱਲ਼ਾਂ ਨੂੰ ਵਿਅਕਤੀਆਂ ਵਿੱਚ ਪੈਂਦਾ ਕਰਨ ਦੀ ਜਿੰਮੇਵਾਰੀ ਪਰਿਵਾਰ ਉੱਤੇ ਹੀ ਹੁੰਦੀ ਹੈ। ਇਹ ਇੱਕ ਠੀਕ ਇਹ ਠੀਕ ਹੈ ਕਿ ਸੁਭਾਅ ਦੇ ਅਨੁਸਾਰ ਹਰੇਕ ਵਿਅਕਤੀ ਦਾ ਚਰਿੱਤਰ ਵੱਖ ਵੱਖ ਹੁੰਦਾ ਹੈ। ਪਰਿਵਾਰ ਯੋਗਦਾਨ ਦਾ ਵੀ ਉਸ ਨੂੰ ਬਣਾਉਣ ਵਿੱਚ ਵੱਡਾ ਹੱਥ ਹੁੰਦਾ ਹੈ। ਦੇ ਵਿਕਾਸ ਵਿਅਕਤੀ ਦਾ ਜ਼ਬਰਦਸਤ ਪ੍ਰਭਾਵ ਪਾਉਂਦੀਆਂ ਹਨ। ਹਰੇਕ ਸਮਾਜ ਦੀ ਸੰਸਕ੍ਰਿਤੀ ਦਾ, ਉਸ ਸਮਾਜ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ, ਬੜਾ ਗੁਣ ਗੂੜਾ ਸੰਬੰਧ ਹੁੰਦਾ ਹੈ। ਸਾਹਿਤ ਸਮਾਜ ਦੀ ਸੰਸਕ੍ਰਿਤੀ ਦਾ ਆਹ ਦਰਪਣ ਹੈ ਅਤੇ ਸਾਹਿਤ ਭਾਸ਼ਾ ਉਤੇ ਅਧਾਰਿਤ ਭਾਸ਼ਾ ਦਾ ਮਨੁੱਖ ਦੇ ਸਮਾਜੀਕਰਨ ਦੇ ਵਿੱਚ ਵੱਡਾ ਹੱਥ ਹੁੰਦਾ ਹੈ। ਮਾਨਵ ਸਮਾਜ ਦੀਆਂ ਇਹਨੀ ਪੇਚੀਦਾ ਪ੍ਰਣਾਲੀ ਦਾ ਸਿ ਸਿਹਰਾ ਉਸਦੀਆਂ ਹੋਰ ਪ੍ਰਣਾਲੀਆਂ ਤੋਂ ਭਾਸ਼ਾ ਬਾਰੇ ਸ਼੍ਰੇਸ਼ਟਾ ਨੂੰ ਹੀ ਹੈ। ਜੰਗਲ ਵਿੱਚ ਘੜਿਆਲਾ ਅਤੇ

ਸਮਾਨ ਹੀ ਹੁੰਦਾ ਹੈ। ਥੈਂਕ ਯੂ।